ਮਾਂ ਪੁਰਾਣੇ fashion ਦੀ ਮੈਨੂੰ ਘੁੰਡ ਕੱਢਣ ਨੂੰ ਕਹਿੰਦੀ ਬੀ ਉਹ ਕਹਿੰਦੀ ਕੋਰੇ ਕੋਰੇ ਕੁੰਝੇ ਵਿੱਚ ਮਿਰਚਾਂ ਮੈਂ ਰਗੜਾਂ ਸਹੁਰੇ ਦੀਆਂ ਅੱਖਾਂ ਵਿੱਚ ਪਾ ਦਿੰਨੀ ਆ ਨੀ ਘੁੰਡ ਕੱਢਣੇ ਦਾ ਜੱਬ ਹੀ ਮੁੱਕਾ ਦਿੰਨੀ ਆ ਅੱਛਾ ਵਾਹ ਵੀ ਵਾਹ ਮਿਰਚਾਂ ਪਾ ਦਿੰਦੀ ਆ ਸੁਹਰੇ ਦੀਆਂ ਅੱਖਾਂ ਵਿੱਚ ਵੀ ਜੇ ਤੈਨੂੰ ਉਹ ਲੱਗਦਾ ਹਮ ਹਮ ਇੱਕ ਨਾ ਅਮਲੀ ਜਾ ਨਾ ਸਾਡੇ ਕੋਲ ਆ ਗਿਆ ਇੱਕ ਦਿਨ ਖਾਣ ਪੀਣ ਆਲਾ ਉਹਨੇ ਬੜਾ ਘੈਂਟ ਸੁਣਾਇਆ ਕਹਿੰਦਾ ਆਰੀ ਆਰੀ ਆਰੀ ਕਹਿੰਦਾ

ਅਹ ਦਾਤਣ ਕਰਦੀ ਕੁੜੀ ਕੁਵਾਰੀ

ਕਹਿੰਦਾ ਦਾਤਣ ਕਿਉਂ ਕਰਦੀ ਦੰਦ ਚਿੱਟੇ ਰੱਖਣ ਦੀ ਮਾਰੀ

ਕਹਿੰਦਾ ਮੁੰਡੇ ਕਿਉਂ ਫਸਾਉਂਦੀ ਵਿਆਹ ਕਰਾਉਣ ਦੀ ਮਾਰੀ

ਕਹਿੰਦਾ ਵਿਆਹ ਕਿਉਂ ਕਰਾਉਂਦੀ ਕਾਕਾ ਜੰਮਨ ਦੀ ਮਾਰੀ ਕਹਿੰਦਾ ਕਾਕਾ ਕਿਉਂ ਜੰਮ ਦੀ ਪੰਜੀਰੀ ਖਾਣ ਦੀ ਮਾਰੀ ਐਡੀ ਲੰਬੀ ਉਹਨੇ ਸੁਨਾਈ ਮੇਰੇ ਤਾਂ ਅੱਧੀ ਯਾਦ ਵੀ ਨਹੀਂ ਹੈਗੀ

ਦਾ ਇੱਕ ਨੇ ਉਹਦੇ ਮੁੰਡੇ ਦੀ ਆਪਣੇ ਸੱਸ ਤੇ comment ਮਾਰਿਆ ਕਿਹੰਦਾ ਤੇਰੀ ਮਾਂ ਬੜੀ ਕੁਪੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ

ਹਨਾ ਮੈਂ ਵੀ ਜੁੱਤੀ ਪਾਉਣੀ ਆ ਮੁੰਡਿਆਂ ਰਾਜੀ ਰਹਿ ਜਾਂ ਗੁੱਸੇ ਤੇਰੀ ਮਾਂ

ਦੇਖਲੋ ਕਿੱਥੇ comment ਮਾਰਿਆ ਇੱਕ ਉਹ film ਵੀ ਆਈ ਸੀਗੀ ਸੱਸ ਕੁਟਣੀ ਦੇਖੀ ਆ

ਹਾਂ ਕਹਿੰਦੇ ਸੱਸ ਕੁੱਟਣੀ ਸੰਦੂਕ ਦੇ ਓਹਲੇ

ਪਰ ਉਹ film ਚ ਸਿੱਖਿਆ ਬਹੁਤ ਵੱਡੀ ਆ ਜੀ ਜੇ ਲੋਕ ਸਮਝਣ

ਵੀ ਸੱਸ ਕੁੱਟਣੀ ਸੱਸ ਕੁੱਟਣੀ ਉਹ ਨਹੀਂ ਲੇਕਿਨ ਜਿਹੜੀ ਉਹ ਚ ਸਿੱਖਿਆ ਨਾ

ਅਮਲ ਅਮਲ ਕਰਨ ਲੋਕ ਤਾਂ ਏ ਉਹ ਚ ਦਿਖਾਇਆ ਗਿਆ

ਗੱਲ ਪਹਿਲਾਂ film ਤੇ ban ਲਾ

ਹਾਂ ਹਾਂ ਹਾਂ ਹਾਂ ਜਿੱਦਾਂ ਉਹਨੇ ਸੱਸ ਕੁੱਟਣੀ film ਆਈ ਸੀ ਉਹਦੇ ਵਿੱਚ ਕਿਹਾ ਸੀ ਮੈਂ ਸੱਸ ਕੁੱਟਣੀ ਵੀ ਸੰਦੂਕ ਦੇ ਓਹਲੇ ਉਹ ਕਹਿੰਦੀ ਵੀ ਅਜ ਫੇਰ

ਕੁੱਟਲਾ ਸੱਸ ਨੂੰ ਕਹਿੰਦੀ ਜੇ ਤੇਰੇ ਚ ਹਿੰਮਤ ਹੈ

ਜਿਹੜੀ ਮੰਮੀ ਹੁੰਦੀ ਆ ਉਹ ਕੁੱਟ ਹੀ ਦਿੰਦੀ ਆ ਉਹ ਨਵੀਂ ਹੁੰਦੀ ਆ ਉਹ ਕੁੱਟ ਹੀ ਦਿੰਦੀ ਆ

ਇੱਕ ਹੋਰ ਆਈ ਆ ਕਹਿੰਦੇ ਕਹਿੰਦੇ ਬਾਹਰ ਪੱਤਨ ਤੇ ਪਾਣੀ ਭਰਦੀਏ ਝੁੰਮਕੇ ਲੈਣ

ਵਾਹ ਵੀ ਵਾਹ ਸ਼ਤਰਾਂ ਲਾਉਣ ਕੁਵਾਰੇ ਬੜੀ ਵਧੀਆ ਹਮ ਕਹਿੰਦੇ ਤੇਰੇ ਜਿਹੇ ਨੂੰ ਵੇ ਮੈ ਟਿੱਚ ਨਾ ਜਾਣਦੀ ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆਂ ਤੈਨੂੰ ਮੋਗੇ ਦੀ ਮੰਡੀ ਚ

ਹਾਂ ਇਹ ਭਾਈ ਦੋਨੇ ਆਪਸ ਚ ਲੜ ਪਏ ਹੋਣੇ ਆ ਮਿਆਂ ਬੀਵੀ

ਹਨਾ

ਜਿੱਦਾਂ ਕਹਿੰਦੇ ਆ ਤੈਨੂੰ ਵੇਚ ਕੇ ਮੰਡੀ ਚ ਪਕੋੜੇ ਖਾ ਆਉਂਗੀ ਉਹ ਕੰਮ ਆ

ਸਾਇਕਲ ਆਲੀ ਤੇ ਤੀ ਇੱਕ ਸੁਣੀ ਉਹਦੀ ਕਹਿੰਦਾ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਬਤਾਉ ਬਿਹਜਾ ਮੇਰੇ ਸਾਇਕਲ ਤੇ ਨੀ ਟੱਲੀਆਂ ਬਜਾਂਦਾ ਜਾਉ

ਬਾਈ ਇਹੀ ਨਾ ਇਸ ਆਹੀ ਟੱਲੀਆਂ ਦੀ ਗੱਲ ਮੇਰੇ ਹੁਣ ਯਾਦ ਆ ਗਈ ਉਹ ਕਹਿੰਦਾ ਉਹ ਵਰਕਸ਼ਾਪ ਦੇ ਸਾਹਮਣੇ ਨਾ ਇੱਕ ਖੋਖਾ ਸੀਗਾ ਚਾਹ ਦੀ ਦੁਕਾਨ ਨਾ ਹੁਣ ਵੀ ਹੈਗੀ ਆ

ਵਿਚਾਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁਲਾ ਲੈਂਦੀ ਸੀਗੀ

ਉਹਨੇ ਇੱਦਾਂ ਹੀ ਕਰਿਆ ਕਹਿੰਦਾ ਆ ਮੇਰੇ ਬੈਠ ਮੇਰੇ ਸਾਇਕਲ ਤੇ ਮੈਂ ਟੱਲੀਆਂ ਬਜਾਂਦਾ ਜਾਉ ਚਾਹੇ ਅਗਲੀ ਨੂੰ ਗੁੱਸਾ ਲੱਗੇ

ਟੱਲੀ ਟੱਲੀਆਂ ਬਜਾਈਆਂ ਮੁੜਕੇ ਨੀ ਦੁਕਾਨ ਖੋਲੀ ਉਹਨੇ

ਹਾਂ ਕਹਿੰਦੇ ਤੇਲੀਆਂ ਦੇ ਘਰ ਚੋਰੀ ਹੋ ਗਈ ਚੋਰੀ ਹੋ ਗਈ ਰੂੰ ਵੇ ਜਾਏ ਵੱਢੀ ਦਿਆ ਵੇ ਜਾਇਆ ਵੱਢੀ ਦਿਆ

ਕਹਿੰਦਾ ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਣੀਆਂ ਮੈਨੂੰ ਵੀ ਕਰਾ ਦੇ ਸੱਗੀ ਮੁੰਡਿਆਂ ਵੇ ਤੇਰੇ ਮਗਰ ਫਿਰੂੰਗੀ ਭੱਜੀ ਮੁੰਡਿਆਂ

ਜਿਹੜਾ ਸੱਗੀ ਫੁੱਲ ਸੱਗੀ ਕਿਆ ਚੀਜ਼ ਹੈ ਸੱਗੀ ਫੁੱਲ sir ਉਹ ਜਿਹੜੇ ਸਿਰ ਦੇ ਉੱਪਰ ਲਗਾਉਂਦੇ ਏਂ ਸਿਰ ਦੇ ਉੱਪਰ ਕਿਆ ਜਦੋਂ ਟਿੱਕਾ ਨੀਂ ਲਾਉਂਦੇ ਜਿਵੇਂ ਟਿੱਕਾ ਲਾਉਂਦੇ ਏਂ ladies

ਲੰਬਾ ਜਾ ਹੁੰਦਾ ਪਿੱਛੋਂ ਸੋਨੇ ਦਾ ਟਿੱਕਾ ਕਹਿ ਦਿੰਦੇ ਆ

ਜਿਵੇਂ ਛੋਟੀ ਜੀ ਬਿਲਕੁਲ ਛੋਟੀ ਜੀ ਕੋਲੀ ਲਾ ਲਓ ਉਸ ਤਰ੍ਹਾਂ ਦਾ ਹੁੰਦਾ ਫੁੱਲ ਉਹਨੂੰ

ਅਹ ਮਤਲਬ ਥੋੜਾ ਜਾ ਮੱਥੇ ਦੇ ਮੱਥੇ ਜਿੱਥੇ ਆਪਣਾ ਸੰਦੂਰ ਭਰਦੇ ਆ ladies ਉੱਥੇ ਕ ਤੱਕ

ਅੱਛਾ ਉਹ ਖ਼ਾਸਾ ਬੜਾ ਜਾ ਖੋਪਾ ਜਾ ਟੈਪ

ਕਹਿਨਾ ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਣੀਆਂ ਮੈਨੂੰ ਵੀ ਕਰਾ ਦੇ ਗੁੱਟ ਮੁੰਡਿਆਂ ਨਹੀਂ ਤਾਂ ਜਾਣਗੇ ਮੁਲਾਜੇ ਟੁੱਟ ਮੁੰਡਿਆਂ ਮੁਲਾਜੇ ਨੱਤੀਆਂ ਤਾਂ ਫਿਰ ਉਹੀ ਹੋ ਗਿਆ ਨਾ ਉਹ ਹਨਾ ਉਹ ਕਹਿੰਦੇ

ਹਾਂ ਨੱਤੀਆਂ ਹੋਗੀਆਂ ਜੀ ਇਹ ਅਹ ਕੰਨਾਂ ਚ ਪਾਉਂਦੇ ਆ ਇਹ ਛੋਟੀਆਂ ਹੁੰਦੀਆਂ ਨੇ ਜਿਵੇਂ ਮੁੰਡੇ ਪਾਉਣੇ ਹੁਣੇ ਆ ਉਹਨਾ ਨੂੰ ਨੱਤੀਆਂ ਕਹਿੰਦੇ ਆ

ਜਿਹੜੇ ਮੁੰਡੇ ਆਪਾਂ ਤੁਸੀਂ ਦੇਖਿਆ ਹੋਣਾ ਪੁਰਾਣੇ ਮਿਸਤਰੀ ਪਾਉਂਦੇ ਸੀ ਛੋਟੀਆਂ ਛੋਟੀਆਂ

ਮੁਲਾਜੇਦਾਰੀ ਜਿਵੇਂ ਆਪਣੀ ਅਹ ਭਾਈ ਬੰਦੀ ਅਹ ਵੀ ਉਹ ਉਹਦਾ ਉਹ ਕਰਦਾ ਵੀ main ਮੇਲ ਕਰਦਾ ਜਾਂ ਉਹਦੇ ਨਾਲ ਖੜਦਾ ਮੁਲਾਜੇਦਾਰੀ ਹੋਗੀ

ਠੀਕ ਹੈ ਠੀਕ ਹੈ ਕਹਿੰਦੇ ਛੰਨੇ ਉੱਤੇ ਛੰਨਾ ਛੰਨਾ ਭਰਿਆ ਜਵੈਣ ਦਾ ਵੇਖ ਲੈ ਸ਼ਕੀਨਾ ਗਿੱਧਾ ਜੱਟੀ ਮਲਵੈਨ ਦਾ

ਛੰਨਾ ਛੰਨਾ ਜਿਹੜਾ ਹੁੰਦਾ ਇਹ ਮੈਨੂੰ ਲਗਦਾ ਉਹਨੂੰ ਕਹਿੰਦੇ ਹੁੰਨੇ ਆ

ਗੜਵੀ ਨੀਂ ਉਹ ਛੋਟਾ ਜਾ ਹੁੰਦਾ ਨੀ ਅਹ ਉਹਨੂੰ ਉਹ ਚ ਲੱਸੀ ਪੀਂਦੇ ਤੇ ਜੀ ਮਤਲਬ ਹੁੰਦਾ ਗੜਵੀ type ਹੈ ਉਪਰੋਂ ਕੱਟਿਆ ਜਾ ਹੁੰਦਾ

ਪਿੰਗ ਜਿਹੜੀ ਪਿੰਗਲਵਾੜੇ ਦੀ ਇੰਦਰਜੀਤ ਕੋਰ ਨੀ ਹੈ ਜ਼ੀ

ਉਹਦੇ ਹੱਥ ਚ ਹਮੇਸ਼ਾ ਉਹ ਕਟੋਰਾ ਕਿਹ ਦਿੰਨੇ ਆ ਉਹਨੂੰ ਉਹਦੇ ਹੱਥ ਚ ਹਮੇਸ਼ਾ ਹੁੰਦਾ ਛੰਨਾ ਉਹ ਛੰਨਾ type ਹੀ ਹੁੰਦਾ

ਮਲਵਈ ਇਹ ਆਪਣੇ ਆਲਾ area ਮਲਵਈ ਹੀ ਹੈ sir

ਆਪਣਾ area ਆ ਗਿਆ ਸਾਰਾ ਮਲਵਈ ਆ ਠੀਕ ਹੈ ਠੀਕ ਹੈ ਠੀਕ ਹੈ ਆਪਣਾ area ਓ ਆਗਿਆ

ਕਹਿੰਦਾ ਘੜਾ ਘੜੇ ਉੱਪਰ ਮੱਘੀ ਵੇ ਜਾਲਮਾ ਦਿਲ ਵਿੱਚ ਰੱਖਦਾ ਏ ਠੱਗੀ ਵੇ ਜਾਲਮਾ ਘੜਾ ਘੜੇ ਵਿੱਚ ਮੱਘੀ ਮੱਘੀ ਤਾਂ ਉਹਨੂੰ ਕਹਿੰਦੇ ਹੋਣੇ ਜਿਹੜਾ ਆਪਾਂ ਢੱਕਣ ਜਾਂ ਉੱਪਰ ਹੁੰਦਾ ਹਾਂਜੀ ਹਾਂ ਉਹਨੂੰ ਕਿਹੰਦੇ ਆ

ਚਲੋ ਦੇਖਲੋ ਕਿੰਨੀਆਂ ਬੋਲੀਆਂ ਆਪਾਂ ਪਾਈ ਜਾਂਦੇ ਆ ਜੇ ਦੇਖਿਆ ਜਾਏ ਬੋਲੀਆਂ ਮੁੱਕਣ ਚ ਨਹੀਂ ਆਉਂਦੀਆਂ ਵਿਸਾਖੀ ਆ ਰਹੀ ਆ ਵਿਸਾਖੀ ਤੇ ਸੁਣਾਉ ਮੈਂ ਤੁਹਾਨੂੰ ਇੱਕ ਜੀ ਕਹਿੰਦਾ ਆ ਗਿਆ ਵਿਸ਼ਾਖੀ ਦਾ ਤਿਉਹਾਰ ਵੇਖਣੇ ਨੂੰ ਮੇਲਾ ਹੋਜੋ ਤਿਆਰ ਏਸ ਦਿਨ ਗੂਰਾਂ ਪੰਥ ਖ਼ਾਲਸਾ ਸਜਾਇਆ ਸੀ ਕਲਗੀਧਰ ਗਿੱਦੜਾ ਤੋਂ ਸ਼ੇਰਾਂ ਨੂੰ ਬਣਾਇਆ ਸੀ

ਤਿਖੀ ਤਲਵਾਰ ਆ ਗਿਆ ਵਿਸਾਖੀ ਦਾ ਤਿਉਹਾਰ ਅੱਛਿਆ

ਵੇਲਾ ਵਾਡੀ ਉਹ ਜੱਟ ਮੇਲੇ ਚ ਆ ਗਿਆ ਸੱਮਾਂ ਵਾਲਈ ਡਾਂਗ ਮੋਢੇ ਮੇਲੇ ਵਿੱਚ ਛਾ ਗਿਆ ਮਾਰੇ ਲਲਕਾਰੇ ਲਾ ਕੇ ਭਾਰ ਆ ਗਿਆ

ਹਮ ਆਪ ਘੱਟ ਵਿਗੜੀ ਬੰਦਾ ਜ਼ਿਆਦਾ ਵਿਗਾੜ ਤਾ ਨਾ

ਉਹੀ ਲੈ ਪੀਣ ਦੀ ਆਗੀ ਕਹਿੰਦਾ ਆਪ ਤਾਂ ਪੀਂਦਾ ਨਿੱਤ ਸ਼ਰਾਬਾਂ ਆਪ ਤਾਂ ਪੀਂਦਾ ਨਿੱਤ ਸ਼ਰਾਬਾਂ ਕਹਿੰਦਾ ਮੈਂ ਤੋਂ ਡੁੱਲ ਗਈ ਦਾਲ ਵੇ ਜੈਤੋਂ ਦਾ ਕਿਲ੍ਹਾ ਟਪਾ ਦੂਂ ਜੇ ਕੱਢੀ ਮਾਂ ਦੀ ਗਾਲ

ਇੱਕ ਦਿਓਰ ਤੇ ਹੈ ਜੀ ਕਹਿੰਦੇ ਸੁਣ ਵੇ ਦਿਉਰਾ ਸ਼ਮਲੇ ਵਾਲਿਆ ਸੁਣ ਵੇ ਦਿਉਰਾ ਸ਼ਮਲੇ ਵਾਲਿਆ

ਵੇ ਲੈ ਜਾ ਮੇਰਾ ਲੱਕ ਮਿਣ ਕੇ ਮੇਲੇ ਗਿਆ ਤਾਂ ਲਿਆ ਦਈਂ ਲਹਿੰਗਾ ਲੈ ਜਾ ਮੇਰਾ ਲੱਕ ਮਿਣ ਕੇ

ਦਿਓਰ ਨੂੰ ਟਿੱਚਰਾਂ ਹਾਂ ਦਿਓਰ ਨੂੰ ਟਿੱਚਰਾਂ ਕਰਦੀ ਏ

ਚਲੋ ਹੁਣ ਇਹ ਵੀ ਇਹਨਾ ਨੇ ਚੱਲੀ ਜਾਣਾ ਬੋਲੀਆਂ ਪਾਈ ਜਾਣੇਆ ਵਿਆਹ ਆਈ ਜਾਣੇ ਏ

ਜਿੰਨੀ ਮਰਜੀ ਪਾਈ ਜਾਓ ਬੋਲੀਆਂ

ਤੇਰੀ ਉਂਚੀ ਉਂਚੀ ਰੋਵੇ ਛੜੇ ਵਿਚਾਰੇ ਦੇ ਕੋਣ ਚਾਦਰੇ ਧੋਵੇ ਛੜੇ ਵਿਚਾਰੇ ਦੇ ਕੋਣ ਚਾਦਰੇ ਧੋਵੇ ਹਾਂ ਉਹੀ ਏ ਚਾਦਰੇ ਛੜੇ ਦੇ ਕੋਣ ਵਿਚਾਰੇ ਧੋਵੇ

ਕਹਿੰਦਾ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਧਾਂ ਦੇ ਵੀ ਕਾਲੇ

ਰੰਗ ਕਹਿੰਦਾ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਧਾਂ ਦੇ ਵੀ ਕਾਲੇ ਕਾਲਾ ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆ

ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ ਹਾਂ ਦੇਖਲੋ